ਇਹ ਫੋਟੋ ਕਿਸੇ ਸਲੂਨ ਦੀ ਦੁਕਾਨ ਦੀ ਜਿਸ ਵਿੱਚ ਇੱਕ ਗਾਹਕ ਅਤੇ ਇੱਕ--

ਔਰ ਸਪੀਕਰ ਅਤੇ ਇਸ ਤੋਂ ਇਲਾਵਾ ਕੁਝ ਹੋਰ ਸਮਾਨ ਦਿਖਾਈ ਦੇ ਰਿਹਾ ਅਤੇ ਉੱਪਰ ਲਾਲ ਰੰਗ ਚ ਬਾਕਸ ਚ ਲਾਈਟਾਂ ਨਜ਼ਰ ਆ ਰਹੀਆਂ ਨੇ।

ਜਿੰਨਾ ਨੇਂ ਨੀਲੇ ਰੰਗ ਦੀ ਯੂਨੀਫ਼ਾਰਮ ਪਾਈ ਹੋਈ ਹੈ ਅਤੇ ਬੈਕਸਾਈਡ ਤੇ ਇੱਕ ਅਲਮਾਰੀ ਅਤੇ ਸਾਈਡ ਤੇ ਮੈਟ ਪਏ ਨਜਰ--

ਇਹ ਫੋਟੋ ਕਿਸੇ ਸ਼ਾਪ ਦੀ ਏ ਜੋ ਕਿ ਉੱਪਰ ਪੀਲੇ ਅਤੇ ਚਿੱਟੇ ਰੰਗ ਦੇ ਵਿੱਚ ਲਿਖਿਆ ਹੋਇਆ ਦਿਖਾਈ ਦੇ ਰਿਹਾ ਨਾਲ ਇੱਕ ਬਿਜਲੀ ਦਾ ਟਰਾਂਸਫਾਰਮ ਇੱਕ ਗੱਡੀ --

ਜਿਸ ਦੇ ਉੱਪਰ ਇੱਕ ਜਾਮਨੀ ਰੰਗ ਦਾ ਬੈਨਰ ਲੱਗਿਆ ਹੋਇਆ ਵੀ ਨਜ਼ਰ ਆ ਰਿਹਾ ਅਤੇ ਇਸ ਦੇ ਬਾਹਰ ਵਾਰ--

ਇਹ ਫੋਟੋ ਕਿਸੇ ਰੈਡੀਮੇਟ ਸ਼ੋਪ ਦੀ ਆ ਜਿਸ ਵਿੱਚ ਬਣੇ ਬਣਾਈਆਂ ਟੀਸ਼ਰਟਾਂ ਅਤੇ ਪੈਂਟਾ --

ਸਾਹਮਣੇ ਦਿਖਾਈ ਦੇ ਰਹੀਆਂ ਅਤੇ ਇਸਦੇ ਊਪਰ ਦੋ ਫ਼ੋਟੋਆਂ ਲੱਗੀ ਹੋਈਆਂ ਹਨ ਅਤੇ ਇੱਕ ਸਾਈਡ ਤੇ ਏ_ਸੀ ਵੀ ਨਜ਼ਰ ਆ ਰਿਹਾ ਹੈ।

ਅਤੇ ਉਸ ਤੋਂ ਪਿੱਛੇ ਚਿੱਟੇ ਰੰਗ ਦੀਆਂ ਫਿਰ ਕੁਝ ਇਮਾਰਤਾਂ ਦਿਖਾਈ ਦੇ ਰਹੀਆਂ ਨੇ ਅਤੇ ਇਹਨਾਂ ਦੇ ਅੱਗੇ ਦਰਖਤ ਅਤੇ ਪਹਾੜ ਨਜ਼ਰ ਆਉਂਦੇ ਨੇ।

ਇਸ ਫੋਟੋ ਵਿੱਚ ਖੇਤਾਂ ਵਿੱਚ ਪਾਣੀ ਖੜਾ ਅਤੇ ਝੋਨਾ ਲੱਗਿਆ ਹੋਇਆ ਨਜ਼ਰ ਆਏ ਜੋ ਕਿ ਬਹੁਤ ਸੋਹਣਾ ਹਰਿਆ ਹੈ।

ਇਸ ਫੋਟੋ ਵਿੱਚ ਹਰੇ ਰੰਗ ਦਾ ਐਂਟਰੀ ਪੁਆਇੰਟ ਅਤੇ ਕੁੱਛ ਉੱਪਰ ਲਿਖਿਆ ਹੋਇਆ ਵੀ ਨਜ਼ਰ ਆ ਰਿਹਾ ਅਤੇ ਪਿੱਛੇ--

ਇਸ ਫ਼ੋਟੋ ਵਿੱਚ ਪੈਟਰੋਲ ਪੰਪ ਦਿਆਂ ਇੰਟਰਲਾਕ ਟਾਈਲਸ ਤੇਲ ਆਲੀ ਮਸ਼ੀਨ ਸ਼ੈੱਡ ਜੋਕੀ ਬਣ ਰਿਹਾ ਅਤੇ ਸਾਹਮਣੇ--

ਕਿਸ ਫੋਟੋ ਵਿੱਚ ਇੱਕ ਬੱਸ ਜੋ ਗੁਲਾਬੀ ਅਤੇ ਚਿੱਟੇ ਰੰਗ ਦੀ ਉਸ ਦੇ ਬਾਹਰ ਵਾਰ--

ਇਕ ਚਿੱਟੇ ਰੰਗ ਦਾ ਟੇਬਲ ਉਸਦੀ ਇੱਕ ਸਾਈਡ ਤੇ ਪੀਲੇ ਰੰਗ ਦੀ ਕੁਰਸੀ ਇੱਕ ਲਾਲ ਰੰਗ ਦੀ ਉਪਰ ਕੁਝ ਐਕਟੀਵਿਟੀ ਲਈ--